ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਅੱਜ 26 ਜੁਲਾਈ ਹੈ ਅਤੇ ਅੱਜ ਦਾ ਦਿਨ ਬਹੁਤ ਖਾਸ ਹੈ ਅੱਜ ਕਾਰਗਿਲ ਵਿਜੈ ਦਿਵਸ ਹੈ 21 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਾਰਗਿਲ ਦੇ ਯੁੱਧ ਵਿੱਚ ਸਾਡੀ ਫੌਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ ਸਾਥੀਓ ਕਾਰਗਿਲ ਦਾ ਯੁੱਧ ਜਿਨ੍ਹਾਂ ਪ੍ਰਸਥਿਤੀਆਂ ਵਿੱਚ ਹੋਇਆ ਸੀ ਉਹ ਭਾਰਤ ਕਦੇ ਨਹੀਂ ਭੁੱਲ ਸਕਦਾ ਪਾਕਿਸਤਾਨ ਨੇ ਵੱਡੇਵੱਡੇ ਮਨਸੂਬੇ ਪਾਲ ਕੇ ਭਾਰਤ ਦੀ ਧਰਤੀ ਹਥਿਆਉਣ ਅਤੇ ਆਪਣੇ ਉੱਥੇ ਚਲ ਰਹੇ ਅੰਦਰੂਨੀ ਕਲੇਸ਼ ਤੋਂ ਧਿਆਨ ਭਟਕਾਉਣ ਨੂੰ ਲੈ ਕੇ ਗੁਸਤਾਖ਼ੀ ਕੀਤੀ ਸੀ ਭਾਰਤ ਉਦੋਂ ਪਾਕਿਸਤਾਨ ਨਾਲ ਚੰਗੇ ਸਬੰਧਾਂ ਦੀ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਕਿਹਾ ਜਾਂਦਾ ਹੈ ਨਾ
ਬਯਰੂ ਅਕਾਰਣ ਸਬ ਕਾਹੂ ਸੋਂ ਜੋ ਕਰ ਹਿਤ ਅਨਹਿਤ ਤਾਹੂ ਸੋਂ॥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

gallantryawards
in ਤੁਸੀਂ ਇਸ ਨੂੰ ਜ਼ਰੂਰ ਵਿਸਿਤ ਕਰੋ ਉੱਥੇ ਤੁਹਾਨੂੰ ਸਾਡੇ ਵੀਰ ਬਹਾਦਰ ਯੋਧਿਆਂ ਦੇ ਬਾਰੇ ਉਨ੍ਹਾਂ ਦੀ ਬਹਾਦਰੀ ਦੇ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਪ੍ਰਾਪਤ ਹੋਣਗੀਆਂ ਅਤੇ ਉਹ ਜਾਣਕਾਰੀਆਂ ਜਦੋਂ ਤੁਸੀਂ ਆਪਣੇ ਸਾਥੀਆਂ ਦੇ ਨਾਲ ਚਰਚਾ ਕਰੋਗੇ ਉਨ੍ਹਾਂ ਦੇ ਲਈ ਵੀ ਪ੍ਰੇਰਣਾ ਦਾ ਕਾਰਣ ਬਣਨਗੀਆਂ ਤੁਸੀਂ ਜ਼ਰੂਰ ਇਸ ਨੂੰ ਕਰੋ ਅਤੇ ਮੈਂ ਤੇ ਕਹਾਂਗਾ ਵਾਰਵਾਰ ਕਰੋ

ਸਾਉਂਡ ਬੀਤੇ ਓਐਫ ਸ਼ ਅਟਲ ਜੀ
ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਗਾਂਧੀ ਜੀ ਨੇ ਸਾਨੂੰ ਇੱਕ ਮੰਤਰ ਦਿੱਤਾ ਸੀ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕੋਈ ਦੁਵਿਧਾ ਹੋਵੇ ਕਿ ਤੁਸੀਂ ਕੀ ਕਰਨਾ ਹੈ ਤਾਂ ਤੁਸੀਂ ਭਾਰਤ ਦੇ ਉਸ ਸਭ ਤੋਂ ਬੇਸਹਾਰਾ ਵਿਅਕਤੀ ਦੇ ਬਾਰੇ ਸੋਚੋ ਅਤੇ ਆਪਣੇ ਆਪ ਨੂੰ ਪੁੱਛੋ ਕਿ ਕੀ ਤੁਸੀਂ ਜੋ ਕਰਨ ਜਾ ਰਹੇ ਹੋ ਉਸ ਨਾਲ ਉਸ ਵਿਅਕਤੀ ਦੀ ਭਲਾਈ ਹੋਵੇਗੀ ਕਾਰਗਿਲ ਨੇ ਸਾਨੂੰ ਦੂਸਰਾ ਮੰਤਰ ਦਿੱਤਾ ਹੈ ਕੋਈ ਮਹੱਤਵਪੂਰਣ ਫੈਸਲਾ ਕਰਨ ਤੋਂ ਪਹਿਲਾਂ ਅਸੀਂ ਇਹ ਸੋਚੀਏ ਕਿ ਕੀ ਸਾਡਾ ਇਹ ਕਦਮ ਉਸ ਸੈਨਿਕ ਦੇ ਸਨਮਾਨ ਦੇ ਅਨੁਰੂਪ ਹੈ ਜਿਸ ਨੇ ਉਨ੍ਹਾਂ ਦੁਰਗਮ ਪਹਾੜੀਆਂ ਵਿੱਚ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ ਸੀ
ਸਾਥੀਓ ਯੁੱਧ ਦੀ ਹਾਲਤ ਵਿੱਚ ਅਸੀਂ ਜੋ ਗੱਲ ਕਹਿੰਦੇ ਹਾਂ ਕਰਦੇ ਹਾਂ ਉਸ ਦਾ ਸਰਹੱਦ ਤੇ ਡਟੇ ਸੈਨਿਕ ਦੇ ਮਨੋਬਲ ਤੇ ਉਸ ਦੇ ਪਰਿਵਾਰ ਦੇ ਮਨੋਬਲ ਤੇ ਬਹੁਤ ਡੂੰਘਾ ਅਸਰ ਪੈਂਦਾ ਹੈ ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਅਤੇ ਇਸ ਲਈ ਸਾਡਾ ਆਚਾਰ ਸਾਡਾ ਵਤੀਰਾ ਸਾਡੀ ਵਾਣੀ ਸਾਡੇ ਬਿਆਨ ਸਾਡੀ ਮਰਿਯਾਦਾ ਸਾਡੇ ਟੀਚੇ ਸਭ ਕੁਝ ਕਸੌਟੀ ਵਿੱਚ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਕਹਿ ਰਹੇ ਹਾਂ ਉਸ ਨਾਲ ਸੈਨਿਕਾਂ ਦਾ ਮਨੋਬਲ ਵਧੇ ਉਨ੍ਹਾਂ ਦਾ ਸਨਮਾਨ ਵਧੇ ਰਾਸ਼ਟਰ ਸਭ ਤੋਂ ਉੱਪਰ ਦੇ ਮੰਤਰ ਨਾਲ ਏਕਤਾ ਦੇ ਸੂਤਰ ਵਿੱਚ ਬੰਨ੍ਹੇ ਦੇਸ਼ ਵਾਸੀ ਸਾਡੇ ਸੈਨਿਕਾਂ ਦੀ ਤਾਕਤ ਨੂੰ ਕਈ ਹਜ਼ਾਰ ਗੁਣਾਂ ਵਧਾ ਦਿੰਦੇ ਹਨ ਸਾਡੇ ਇੱਥੇ ਤਾਂ ਕਿਹਾ ਗਿਆ ਹੈ ਸੰਘੇ ਸ਼ਕਤੀ ਕਲੌ ਯੁਗੇ
ਕਦੇਕਦੇ ਅਸੀਂ ਇਸ ਗੱਲ ਨੂੰ ਸਮਝੇ ਬਿਨਾ ਸੋਸ਼ੀਅਲ ਮੀਡੀਆ ਤੇ ਕਈ ਅਜਿਹੀਆਂ ਚੀਜ਼ਾਂ ਨੂੰ ਵਧਾਵਾ ਦੇ ਦਿੰਦੇ ਹਾਂ ਜੋ ਸਾਡੇ ਦੇਸ਼ ਦਾ ਬਹੁਤ ਨੁਕਸਾਨ ਕਰਦੀਆਂ ਹਨ ਕਦੇਕਦੇ ਜਿਗਿਆਸਾ ਕਾਰਣ ਫਾਰਵਰਡ ਕਰਦੇ ਰਹਿੰਦੇ ਹਾਂ ਪਤਾ ਹੈ ਗਲਤ ਹੈ ਇਹ ਕਰਦੇ ਰਹਿੰਦੇ ਹਾਂ ਅੱਜਕੱਲ੍ਹ ਯੁੱਧ ਸਿਰਫ ਸਰਹੱਦਾਂ ਤੇ ਹੀ ਨਹੀਂ ਲੜੇ ਜਾਂਦੇ ਦੇਸ਼ ਵਿੱਚ ਵੀ ਕਈ ਮੋਰਚਿਆਂ ਤੇ ਇੱਕੋ ਵੇਲੇ ਲੜਿਆ ਜਾਂਦਾ ਹੈ ਅਤੇ ਹਰ ਦੇਸ਼ ਵਾਸੀ ਨੇ ਉਸ ਵਿੱਚ ਆਪਣੀ ਭੂਮਿਕਾ ਤੈਅ ਕਰਨੀ ਹੁੰਦੀ ਹੈ ਸਾਨੂੰ ਵੀ ਆਪਣੀ ਭੂਮਿਕਾ ਦੇਸ਼ ਦੀ ਸਰਹੱਦ ਤੇ ਮੁਸ਼ਕਿਲ ਹਾਲਾਤ ਵਿੱਚ ਲੜ ਰਹੇ ਸੈਨਿਕਾਂ ਨੂੰ ਯਾਦ ਕਰਦੇ ਹੋਏ ਤੈਅ ਕਰਨੀ ਹੋਵੇਗੀ

ਸਾਥੀਓ ਜਦੋਂ ਅਸੀਂ ਕੁਝ ਨਵਾਂ ਕਰਨ ਦਾ ਸੋਚਦੇ ਹਾਂ ਇਨੋਵੇਟਿਵ ਸੋਚਦੇ ਹਾਂ ਤਾਂ ਅਜਿਹੇ ਕਈ ਕੰਮ ਵੀ ਸੰਭਵ ਹੋ ਜਾਂਦੇ ਹਨ ਜਿਨ੍ਹਾਂ ਦੀ ਆਮ ਤੌਰ ਤੇ ਕੋਈ ਕਲਪਨਾ ਨਹੀਂ ਕਰਦਾ ਜਿਵੇਂ ਕਿ ਬਿਹਾਰ ਦੇ ਕੁਝ ਨੌਜਵਾਨਾਂ ਨੂੰ ਹੀ ਲੈ ਲਓ ਪਹਿਲਾਂ ਇਹ ਆਮ ਨੌਕਰੀ ਕਰਦੇ ਸਨ ਇਕ ਦਿਨ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਮੋਤੀ ਯਾਨੀ ਪਰਲਜ਼ ਦੀ ਖੇਤੀ ਕਰਨਗੇ ਉਨ੍ਹਾਂ ਦੇ ਖੇਤਰ ਵਿੱਚ ਲੋਕਾਂ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ ਸੀ ਲੇਕਿਨ ਇਨ੍ਹਾਂ ਲੋਕਾਂ ਨੇ ਪਹਿਲਾਂ ਸਾਰੀ ਜਾਣਕਾਰੀ ਇਕੱਠੀ ਕੀਤੀ ਜੈਪੁਰ ਅਤੇ ਭੁਵਨੇਸ਼ਵਰ ਜਾ ਕੇ ਟਰੇਨਿੰਗ ਲਈ ਤੇ ਆਪਣੇ ਪਿੰਡ ਵਿੱਚ ਹੀ ਮੋਤੀ ਦੀ ਖੇਤੀ ਸ਼ੁਰੂ ਕਰ ਦਿੱਤੀ ਅੱਜ ਇਹ ਆਪ ਤਾਂ ਇਸ ਨਾਲ ਕਾਫੀ ਕਮਾਈ ਕਰ ਹੀ ਰਹੇ ਹਨ ਉਨ੍ਹਾਂ ਨੇ ਮੁਜ਼ੱਫਰਪੁਰ ਬੇਗੂਸਰਾਏ ਅਤੇ ਪਟਨਾ ਵਿੱਚ ਹੋਰ ਰਾਜਾਂ ਤੋਂ ਵਾਪਸ ਪਰਤੇ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਦੀ ਟਰੇਨਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ ਕਿੰਨੇ ਹੀ ਲੋਕਾਂ ਦੇ ਲਈ ਇਸ ਨਾਲ ਆਤਮਨਿਰਭਰਤਾ ਦੇ ਰਸਤੇ ਖੁੱਲ੍ਹ ਗਏ ਹਨ
ਸਾਥੀਓ ਹੁਣ ਕੁਝ ਦਿਨਾਂ ਬਾਅਦ ਰੱਖੜੀ ਦਾ ਪਵਿੱਤਰ ਤਿਓਹਾਰ ਆ ਰਿਹਾ ਹੈ ਮੈਂ ਇਨ੍ਹੀਂ ਦਿਨੀਂ ਵੇਖ ਰਿਹਾ ਹਾਂ ਕਿ ਕਈ ਲੋਕ ਅਤੇ ਸੰਸਥਾਵਾਂ ਇਸ ਵਾਰੀ ਰੱਖੜੀ ਨੂੰ ਵੱਖ ਤਰੀਕੇ ਨਾਲ ਮਨਾਉਣ ਦੀ ਮੁਹਿੰਮ ਚਲਾ ਰਹੀਆਂ ਹਨ ਕਈ ਲੋਕ ਇਸ ਨੂੰ ਵੋਕਲ ਫੋਰ ਲੋਕਲ ਨਾਲ ਵੀ ਜੋੜ ਰਹੇ ਹਨ ਅਤੇ ਗੱਲ ਵੀ ਸਹੀ ਹੈ ਸਾਡੇ ਤਿਓਹਾਰਾਂ ਦੇ ਮੌਕੇ ਸਾਡੇ ਸਮਾਜ ਦੇ ਸਾਡੇ ਘਰ ਦੇ ਨੇੜੇ ਹੀ ਕਿਸੇ ਵਿਅਕਤੀ ਦਾ ਵਪਾਰ ਵਧੇ ਉਸ ਦਾ ਵੀ ਤਿਓਹਾਰ ਖੁਸ਼ਹਾਲ ਹੋਵੇ ਤਾਂ ਉਦੋਂ ਤਿਓਹਾਰ ਦਾ ਅਨੰਦ ਕੁਝ ਹੋਰ ਹੀ ਹੋ ਜਾਂਦਾ ਹੈ ਸਾਰੇ ਦੇਸ਼ ਵਾਸੀਆਂ ਨੂੰ ਰੱਖੜੀ ਦੀਆਂ ਬਹੁਤਬਹੁਤ ਸ਼ੁਭਕਾਮਨਾਵਾਂ
ਸਾਥੀਓ 7 ਅਗਸਤ ਨੂੰ ਨੈਸ਼ਨਲ ਹੈਂਡਲੂਮ ਡੇਅ ਹੈ ਭਾਰਤ ਦਾ ਹੈਂਡਲੂਮ ਸਾਡਾ ਹੈਂਡੀਕ੍ਰਾਫਟ ਆਪਣੇ ਆਪ ਵਿੱਚ ਸੈਂਕੜੇ ਵਰ੍ਹਿਆਂ ਦਾ ਮਾਣਮੱਤਾ ਇਤਿਹਾਸ ਸਮੇਟੀ ਬੈਠੇ ਹਨ ਸਾਡੇ ਸਾਰਿਆਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਨਾ ਸਿਰਫ ਭਾਰਤੀ ਹੈਂਡਲੂਮ ਅਤੇ ਹੈਂਡੀਕ੍ਰਾਫਟ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੀਏ ਬਲਕਿ ਇਸ ਦੇ ਬਾਰੇ ਵਿੱਚ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦੱਸਣਾ ਵੀ ਚਾਹੀਦਾ ਹੈ ਭਾਰਤ ਦਾ ਹੈਂਡੂਲਮ ਅਤੇ ਹੈਂਡੀਕ੍ਰਾਫਟ ਕਿੰਨਾ ਰਿਚ ਹੈ ਇਸ ਵਿੱਚ ਕਿੰਨੀ ਵਿਭਿੰਨਤਾ ਹੈ ਇਹ ਦੁਨੀਆ ਜਿੰਨਾ ਜ਼ਿਆਦਾ ਜਾਣੇਗੀ ਓਨਾ ਹੀ ਸਾਡੇ ਲੋਕਲ ਕਾਰੀਗਰਾਂ ਅਤੇ ਬੁਨਕਰਾਂ ਨੂੰ ਲਾਭ ਹੋਵੇਗਾ

ਮੋਦੀ ਜੀ ਹੈਲੋ ਕ੍ਰਿਤਿਕਾ ਜੀ ਨਮਸਤੇ
ਕ੍ਰਿਤਿਕਾ ਨਮਸਤੇ ਸਰ
ਮੋਦੀ ਜੀ ਇੰਨੇ ਚੰਗੇ ਨਤੀਜੇ ਦੇ ਲਈ ਤੁਹਾਨੂੰ ਬਹੁਤਬਹੁਤ ਵਧਾਈ
ਕ੍ਰਿਤਿਕਾ ਧੰਨਵਾਦ ਸਰ
ਮੋਦੀ ਜੀ ਅਤੇ ਤੁਸੀਂ ਤਾਂ ਇਨ੍ਹੀਂ ਦਿਨੀਂ ਟੈਲੀਫੋਨ ਤੇ ਗੱਲ ਕਰਦਿਆਂਕਰਦਿਆਂ ਹੀ ਥੱਕ ਗਏ ਹੋਵੋਗੇ ਇੰਨੇ ਸਾਰੇ ਲੋਕਾਂ ਦੇ ਫੋਨ ਆਉਦੇ ਹਨ
ਕ੍ਰਿਤਿਕਾ ਜੀ ਸਰ
ਅਤੇ ਜਿਹੜੇ ਲੋਕ ਵਧਾਈ ਦਿੰਦੇ ਹਨ ਉਹ ਵੀ ਫ਼ਖਰ ਮਹਿਸੂਸ ਕਰਦੇ ਹੋਣਗੇ ਕਿ ਉਹ ਤੁਹਾਨੂੰ ਜਾਣਦੇ ਹਨ ਤੁਹਾਨੂੰ ਕਿਵੇਂ ਲੱਗ ਰਿਹਾ ਹੈ
ਸਰ ਬਹੁਤ ਚੰਗਾ ਲੱਗ ਰਿਹਾ ਹੈ ਪੇਰੈਂਟਸ ਨੂੰ ਪ੍ਰਾਉਡ ਫੀਲ ਕਰਾ ਕੇ ਖੁਦ ਨੂੰ ਵੀ ਇੰਨਾ ਪ੍ਰਾਉਡ ਫੀਲ ਹੋ ਰਿਹਾ ਹੈ
ਮੋਦੀ ਜੀ ਅੱਛਾ ਇਹ ਦੱਸੋ ਕਿ ਤੁਹਾਡੀ ਸਭ ਤੋਂ ਵੱਡੀ ਪ੍ਰੇਰਣਾ ਕੌਣ ਹੈ
ਕ੍ਰਿਤਿਕਾ ਸਰ ਮੇਰੀ ਮੰਮੀ ਹੈ ਸਭ ਤੋਂ ਵੱਡੀ ਪ੍ਰੇਰਣਾ ਤਾਂ ਮੇਰੀ
ਮੋਦੀ ਜੀ ਵਾਹ ਅੱਛਾ ਹੁਣ ਮੰਮੀ ਤੋਂ ਤੁਸੀਂ ਕੀ ਸਿੱਖ ਰਹੇ ਹੋ
ਸਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਮੁਸ਼ਕਿਲਾਂ ਵੇਖੀਆਂ ਹਨ ਫਿਰ ਵੀ ਉਹ ਇੰਨੀ ਬੋਲਡ ਅਤੇ ਸਟ੍ਰੌਂਗ ਹਨ ਸਰ ਉਨ੍ਹਾਂ ਨੂੰ ਵੇਖਵੇਖ ਕੇ ਇੰਨੀ ਪ੍ਰੇਰਣਾ ਮਿਲਦੀ ਹੈ ਕਿ ਮੈਂ ਵੀ ਉਨ੍ਹਾਂ ਦੇ ਵਾਂਗ ਹੀ ਬਣਾਂ
ਮੋਦੀ ਜੀ ਮਾਂ ਕਿੰਨੀ ਪੜ੍ਹੀ ਲਿਖੀ ਹੈ
ਕ੍ਰਿਤਿਕਾ ਸਰ ਬੀ
ਕੀਤੀ ਹੋਈ ਹੈ ਉਨ੍ਹਾਂ ਨੇ
ਮੋਦੀ ਜੀ ਬੀ
ਕ੍ਰਿਤਿਕਾ ਜੀ ਸਰ
ਮੋਦੀ ਜੀ ਅੱਛਾ ਤਾਂ ਮਾਂ ਤੁਹਾਨੂੰ ਸਿਖਾਉਂਦੀ ਵੀ ਹੋਵੇਗੀ
ਕ੍ਰਿਤਿਕਾ ਜੀ ਸਰ ਸਿਖਾਉਂਦੀ ਹੈ ਦੁਨੀਆਦਾਰੀ ਦੇ ਬਾਰੇ ਹਰ ਗੱਲ ਦੱਸਦੀ ਹੈ
ਮੋਦੀ ਜੀ ਉਹ ਡਾਂਟਦੀ ਵੀ ਹੋਵੇਗੀ
ਕ੍ਰਿਤਿਕਾ ਜੀ ਸਰ ਡਾਂਟਦੀ ਵੀ ਹੈ
ਮੋਦੀ ਜੀ ਅੱਛਾ ਬੇਟਾ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ
ਕ੍ਰਿਤਿਕਾ ਸਰ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ
ਮੋਦੀ ਜੀ ਬਈ ਵਾਹ
ਕ੍ਰਿਤਿਕਾ ਐਮਬੀਬੀਐਸ
ਮੋਦੀ ਜੀ ਵੇਖੋ ਡਾਕਟਰ ਬਣਨਾ ਆਸਾਨ ਕੰਮ ਨਹੀਂ ਹੈ
ਕ੍ਰਿਤਿਕਾ ਜੀ ਸਰ
ਡਿਗਰੀ ਤਾਂ ਪ੍ਰਾਪਤ ਕਰ ਲਵੋਗੇ ਕਿਉਕਿ ਤੁਸੀਂ ਬਹੁਤ ਹੁਸ਼ਿਆਰ ਹੋ ਬੇਟਾ ਲੇਕਿਨ ਡਾਕਟਰ ਦਾ ਜੋ ਜੀਵਨ ਹੈ ਉਹ ਸਮਾਜ ਦੇ ਲਈ ਬਹੁਤ ਸਮਰਪਿਤ ਹੁੰਦਾ ਹੈ
ਕ੍ਰਿਤਿਕਾ ਜੀ ਸਰ
ਉਹ ਕਦੀ ਰਾਤ ਨੂੰ ਚੈਨ ਨਾਲ ਸੌਂ ਵੀ ਨਹੀਂ ਸਕਦਾ ਕਦੇ ਦਾ ਫੋਨ ਆ ਜਾਂਦਾ ਹੈ ਹਸਪਤਾਲ ਤੋਂ ਫੋਨ ਆ ਜਾਂਦਾ ਹੈ ਤਾਂ ਫਿਰ ਦੌੜਨਾ ਪੈਂਦਾ ਹੈ ਯਾਨੀ ਇਕ ਤਰ੍ਹਾਂ ਨਾਲ 24X7 ਥਰੀ ਸਿਕਸਟੀ ਫਾਈਵ ਡੇਜ਼ ਡਾਕਟਰ ਦੀ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ
ਕ੍ਰਿਤਿਕਾ ਯੇਸ ਸਿਰ
ਅਤੇ ਖਤਰਾ ਵੀ ਰਹਿੰਦਾ ਹੈ ਕਿਉਕਿ ਕਦੇ ਪਤਾ ਨਹੀਂ ਅੱਜਕੱਲ੍ਹ ਦੀਆਂ ਜਿਸ ਪ੍ਰਕਾਰ ਦੀਆਂ ਬਿਮਾਰੀਆਂ ਹਨ ਤਾਂ ਡਾਕਟਰ ਦੇ ਸਾਹਮਣੇ ਵੀ ਬਹੁਤ ਵੱਡਾ ਸੰਕਟ ਰਹਿੰਦਾ ਹੈ
ਕ੍ਰਿਤਿਕਾ ਜੀ ਸਰ
ਅੱਛਾ ਕ੍ਰਿਤਿਕਾ ਹਰਿਆਣਾ ਤਾਂ ਖੇਡਾਂ ਵਿੱਚ ਪੂਰੇ ਹਿੰਦੁਸਤਾਨ ਦੇ ਲਈ ਹਮੇਸ਼ਾ ਹੀ ਪ੍ਰੇਰਣਾ ਦੇਣ ਵਾਲਾ ਉਤਸ਼ਾਹ ਦੇਣ ਵਾਲਾ ਰਾਜ ਰਿਹਾ ਹੈ
ਕ੍ਰਿਤਿਕਾ ਹਾਂਜੀ ਸਰ
ਮੋਦੀ ਜੀ ਤਾਂ ਕੀ ਤੁਸੀਂ ਵੀ ਕਿਸੇ ਖੇਡ ਵਿੱਚ ਹਿੱਸਾ ਲੈਂਦੇ ਹੋ ਕੋਈ ਖੇਡ ਪਸੰਦ ਹੈ ਤੁਹਾਨੂੰ
ਕ੍ਰਿਤਿਕਾ ਸਰ ਬਾਸਕਿਟ ਬਾਲ ਖੇਡਦੇ ਸੀ ਸਕੂਲ ਵਿੱਚ
ਮੋਦੀ ਜੀ ਚੰਗਾ ਤੁਹਾਡੀ ਉਚਾਈ ਕਿੰਨੀ ਹੈ ਜ਼ਿਆਦਾ ਹੈ ਉਚਾਈ
ਕ੍ਰਿਤਿਕਾ ਨਹੀਂ ਸਰ 5 ਫੁੱਟ 2 ਇੰਚ ਹੈ
ਮੋਦੀ ਜੀ ਅੱਛਾ ਤਾਂ ਫਿਰ ਤੁਹਾਡੇ ਖੇਡ ਨੂੰ ਪਸੰਦ ਕਰਦੇ ਹਨ
ਕ੍ਰਿਤਿਕਾ ਸਰ ਉਹ ਤਾਂ ਬਸ ਪੈਸ਼ਨ ਹੈ ਖੇਡ ਲੈਂਦੇ ਹਾਂ
ਅੱਛਾ ਅੱਛਾ ਚਲੋ ਕ੍ਰਿਤਿਕਾ ਜੀ ਆਪਣੇ ਮਾਤਾ ਜੀ ਨੂੰ ਮੇਰੇ ਵੱਲੋਂ ਪ੍ਰਣਾਮ ਕਹਿਣਾ ਉਨ੍ਹਾਂ ਨੇ ਤੁਹਾਨੂੰ ਇਸ ਪ੍ਰਕਾਰ ਨਾਲ ਯੋਗ ਬਣਾਇਆ ਤੁਹਾਡੇ ਜੀਵਨ ਨੂੰ ਬਣਾਇਆ ਤੁਹਾਡੀ ਮਾਤਾ ਜੀ ਨੂੰ ਪ੍ਰਣਾਮ ਅਤੇ ਤੁਹਾਨੂੰ ਬਹੁਤਬਹੁਤ ਵਧਾਈ ਬਹੁਤਬਹੁਤ ਸ਼ੁਭਕਾਮਨਾਵਾਂ
ਕ੍ਰਿਤਿਕਾ ਧੰਨਵਾਦ ਸਰ
ਆਓ ਹੁਣ ਅਸੀਂ ਚਲਦੇ ਹਾਂ ਕੇਰਲਾ ਅਰਨਾਕੁਲਮ Ernakulam ਕੇਰਲਾ ਦੇ ਨੌਜਵਾਨ ਨਾਲ ਗੱਲ ਕਰਾਂਗੇ
ਮੋਦੀ ਜੀ ਹੈਲੋ
ਨਮਸਕਾਰ
ਮੋਦੀ ਜੀ ਸੋ ਵਿਨਾਇਕ ਕਾਂਗਰੈਚੂਲੇਸ਼ਨਜ਼
ਹਾਂ ਥੈਂਕ ਯੂ ਸਰ
ਮੋਦੀ ਜੀ ਸ਼ਾਬਾਸ਼ ਵਿਨਾਇਕ ਸ਼ਾਬਾਸ਼
ਥੈਂਕ ਯੂ ਸਰ
ਮੋਦੀ ਜੀ ਕਿਵੇਂ ਹੈ ਜੋਸ਼
ਬਹੁਤ ਜ਼ਿਆਦਾ ਸਰ
ਮੋਦੀ ਜੀ ਕੀ ਤੁਸੀਂ ਕੋਈ ਖੇਡ ਖੇਡਦੇ ਹੋ
ਬੈਡਮਿੰਟਨ
ਮੋਦੀ ਜੀ ਬੈਡਮਿੰਟਨ
ਹਾਂ ਯੇਸ
ਮੋਦੀ ਜੀ ਸਕੂਲ ਵਿੱਚ ਖੇਡਦੇ ਹੋ ਜਾਂ ਤੁਹਾਨੂੰ ਕੋਈ ਟਰੇਨਿੰਗ ਦਾ ਮੌਕਾ ਮਿਲਿਆ ਹੈ
ਨਹੀਂ ਸਰ ਸਾਨੂੰ ਸਕੂਲ ਵਿੱਚ ਹੀ ਪਹਿਲਾਂ ਕੁਝ ਟਰੇਨਿੰਗ ਮਿਲੀ ਸੀ
ਮੋਦੀ ਜੀ ਹਾਂ ਹਾਂ
ਸਾਡੇ ਅਧਿਆਪਕਾਂ ਤੋਂ
ਮੋਦੀ ਜੀ ਹਾਂ ਹਾਂ
ਇਸ ਕਰਕੇ ਸਾਨੂੰ ਬਾਹਰ ਵੀ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ
ਮੋਦੀ ਜੀ ਵਾਹ
ਸਕੂਲ ਵੱਲੋਂ ਹੀ
ਮੋਦੀ ਜੀ ਤੁਸੀਂ ਕਿੰਨੇ ਰਾਜਾਂ ਵਿੱਚ ਗਏ ਹੋ
ਮੈਂ ਸਿਰਫ ਕੇਰਲਾ ਤੇ ਤਮਿਲ ਨਾਡੂ ਵਿੱਚ ਗਿਆ ਹਾਂ
ਮੋਦੀ ਜੀ ਸਿਰਫ ਕੇਰਲਾ ਤੇ ਤਮਿਲ ਨਾਡੂ
ਮੋਦੀ ਜੀ ਕੀ ਤੁਸੀਂ ਦਿੱਲੀ ਆਉਣਾ ਪਸੰਦ ਕਰੋਗੇ
ਹਾਂ ਸਰ ਹੁਣ ਮੈਂ ਦਿੱਲੀ ਯੂਨੀਵਰਸਿਟੀ ਵਿੱਚ ਆਪਣੀ ਉੱਚ ਸਿੱਖਿਆ ਲਈ ਅਪਲਾਈ ਕੀਤਾ ਹੈ
ਮੋਦੀ ਜੀ ਅੱਛਾ ਫਿਰ ਤੁਸੀਂ ਦਿੱਲੀ ਆ ਰਹੇ ਹੋ
ਹਾਂ ਯੇਸ ਸਿਰ
ਮੈਨੂੰ ਦੱਸੋ ਕਿ ਆਉਣ ਵਾਲੇ ਬੋਰਡ ਇਮਤਿਹਾਨਾਂ ਵਿੱਚ ਕੀ ਤੁਸੀਂ ਆਪਣੇ ਸਾਥੀ ਵਿਦਿਆਰਥੀਆਂ ਲਈ ਕੋਈ ਸੰਦੇਸ਼ ਦੇਣਾ ਚਾਹੋਗੇ
ਸਖ਼ਤ ਮਿਹਨਤ ਅਤੇ ਸਮੇਂ ਦੀ ਉਚਿਤ ਵਰਤੋਂ
ਮੋਦੀ ਜੀ ਅੱਛਾ ਸਮੇਂ ਦਾ ਸਹੀ ਪ੍ਰਬੰਧਨ ਕਰਨਾ
ਹਾਂ ਸਿਰ
ਮੋਦੀ ਜੀ ਵਿਨਾਇਕ ਮੈਂ ਤੁਹਾਡੀਆਂ ਹੌਬੀਜ਼ ਜਾਨਣਾ ਚਾਹਾਂਗਾ
ਬੈਡਮਿੰਟਨ ਅਤੇ ਰੋਇੰਗ ਰੋਇੰਗ
ਮੋਦੀ ਜੀ ਅੱਛਾ ਤੇ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ
ਨਹੀਂ ਸਰ ਸਾਨੂੰ ਸਕੂਲ ਵਿੱਚ ਇਲੈਕਟ੍ਰੌਨਿਕ ਆਈਟਮ ਜਾਂ ਉਪਕਰਣਾਂ ਦੀ ਵਰਤੋਂ ਦੀ ਮਨਾਹੀ ਹੈ
ਮੋਦੀ ਜੀ ਤਾਂ ਤੁਸੀਂ ਭਾਗਸ਼ਾਲੀ ਹੋ
ਮੋਦੀ ਜੀ ਅੱਛਾ ਵਿਨਾਇਕ ਫਿਰ ਤੋਂ ਤੁਹਾਨੂੰ ਇੱਕ ਵਾਰ ਵਧਾਈ ਅਤੇ ਸ਼ੁਭਕਾਮਨਾਵਾਂ
ਥੈਂਕ ਯੂ ਸਿਰ
ਆਓ ਅਸੀਂ ਉੱਤਰ ਪ੍ਰਦੇਸ਼ ਚਲਦੇ ਹਾਂ ਉੱਤਰ ਪ੍ਰਦੇਸ਼ ਵਿੱਚ ਅਮਰੋਹਾ ਦੇ ਸ਼੍ਰੀਮਾਨ ਉਸਮਾਨ ਸੈਫੀ ਨਾਲ ਗੱਲ ਕਰਾਂਗੇ
ਮੋਦੀ ਜੀ ਹੈਲੋ ਉਸਮਾਨ ਬਹੁਤਬਹੁਤ ਵਧਾਈ ਤੁਹਾਨੂੰ ਢੇਰਾਂ ਵਧਾਈਆਂ
ਥੈਂਕ ਯੂ ਸਿਰ
ਅੱਛਾ ਉਸਮਾਨ ਤੁਸੀਂ ਦੱਸੋ ਕਿ ਤੁਸੀਂ ਜੋ ਚਾਹਿਆ ਸੀ ਉਹੀ ਰਿਜ਼ਲਟ ਮਿਲਿਆ ਕਿ ਕੁਝ ਘੱਟ ਆਇਆ
ਨਹੀਂ ਜੋ ਚਾਹਿਆ ਸੀ ਉਹੀ ਮਿਲਿਆ ਹੈ ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਹਨ
ਵਾਹ ਅੱਛਾ ਪਰਿਵਾਰ ਵਿੱਚ ਹੋਰ ਭਰਾ ਵੀ ਇੰਨੇ ਹੀ ਹੁਸ਼ਿਆਰ ਹਨ ਕਿ ਘਰ ਵਿੱਚ ਤੁਸੀਂ ਹੀ ਹੋ ਜੋ ਇੰਨੇ ਹੁਸ਼ਿਆਰ ਹੋ
ਸਿਰਫ ਮੈਂ ਹੀ ਹਾਂ ਮੇਰਾ ਭਰਾ ਤਾਂ ਥੋੜ੍ਹਾ ਜਿਹਾ ਸ਼ਰਾਰਤੀ ਹੈ
ਮੋਦੀ ਜੀ ਹਾਂ ਹਾਂ
ਬਾਕੀ ਮੈਨੂੰ ਲੈ ਕੇ ਬਹੁਤ ਖੁਸ਼ ਰਹਿੰਦਾ ਹੈ
ਅੱਛਾ ਅੱਛਾ ਅੱਛਾ ਤੁਸੀਂ ਜਦੋਂ ਪੜ੍ਹ ਰਹੇ ਸੀ ਉਸਮਾਨ ਤੁਹਾਡਾ ਪਸੰਦੀਦਾ ਵਿਸ਼ਾ ਕੀ ਸੀ
ਮੈਥਮੈਟਿਕਸ
ਬਈ ਵਾਹ ਤਾਂ ਕੀ ਮੈਥਮੈਟਿਕਸ ਵਿੱਚ ਕੀ ਰੁਚੀ ਰਹਿੰਦੀ ਸੀ ਕਿਵੇਂ ਹੋਇਆ ਕਿਸ ਟੀਚਰ ਨੇ ਤੁਹਾਨੂੰ ਪ੍ਰੇਰਿਤ ਕੀਤਾ
ਜੀ ਸਾਡੇ ਇਕ ਸਬਜੈਕਟ ਟੀਚਰ ਰਜਤ ਸਰ ਉਨ੍ਹਾਂ ਨੇ ਮੈਨੂੰ ਪ੍ਰੇਰਣਾ ਦਿੱਤੀ ਅਤੇ ਉਹ ਬਹੁਤ ਚੰਗਾ ਪੜ੍ਹਾਉਦੇ ਹਨ ਅਤੇ ਮੈਥਮੈਟਿਕਸ ਸ਼ੁਰੂ ਤੋਂ ਹੀ ਮੇਰਾ ਚੰਗਾ ਰਿਹਾ ਹੈ ਅਤੇ ਉਹ ਕਾਫੀ ਇੰਟਰੈਸਟਿੰਗ ਸਬਜੈਕਟ ਵੀ
ਮੋਦੀ ਜੀ ਹੂੰ ਹੂੰ
ਤਾਂ ਜਿੰਨਾ ਜ਼ਿਆਦਾ ਕਰਦੇ ਹਾਂ ਓਨਾ ਜ਼ਿਆਦਾ ਇੰਟਰੈਸਟ ਆਉਂਦਾ ਹੈ ਇਸ ਲਈ ਮੇਰਾ ਫੇਵਰਾਈਟ ਸਬਜੈਕਟ
ਹੂੰ ਹੂੰ ਤੁਹਾਨੂੰ ਪਤਾ ਹੈ ਇਕ ਆਨਲਾਈਨ ਵੈਡਿਕ ਮੈਥਮੈਟਿਕਸ ਦੀਆਂ ਕਲਾਸਾਂ ਚਲ ਰਹੀਆਂ ਹਨ
ਮੋਦੀ ਜੀ ਤਾਂ ਕਦੇ ਟ੍ਰਾਈ ਕੀਤਾ ਹੈ ਇਸ ਲਈ
ਨਹੀਂ ਸਰ ਅਜੇ ਨਹੀਂ ਕੀਤਾ
ਤੁਸੀਂ ਵੇਖੋ ਤੁਹਾਡੇ ਬਹੁਤ ਸਾਰੇ ਦੋਸਤਾਂ ਨੂੰ ਲੱਗੇਗਾ ਜਿਵੇਂ ਤੁਸੀਂ ਜਾਦੂਗਰ ਹੋ ਕਿਉਕਿ ਕੰਪਿਊਟਰ ਦੀ ਸਪੀਡ ਨਾਲ ਤੁਸੀਂ ਗਿਣਤੀ ਕਰ ਸਕਦੇ ਹੋ ਵੈਡਿਕ ਮੈਥਮੈਟਿਕਸ ਦੀ ਬਹੁਤ ਸੌਖੀਆਂ ਟੈਕਨੀਕਸ ਹਨ ਅਤੇ ਅੱਜਕੱਲ੍ਹ ਉਹ ਆਨਲਾਈਨ ਵੀ ਅਵੇਲੇਬਲ ਹੁੰਦੀਆਂ ਹਨ
ਕਿਉਕਿ ਤੁਹਾਡਾ ਮੈਥਮੈਟਿਕਸ ਵਿੱਚ ਇੰਟਰੈਸਟ ਹੈ ਤਾਂ ਬਹੁਤ ਸਾਰੀਆਂ ਨਵੀਆਂਨਵੀਆਂ ਚੀਜ਼ਾਂ ਵੀ ਤੁਸੀਂ ਵੇਖ ਸਕਦੇ ਹੋ
ਮੋਦੀ ਜੀ ਅੱਛਾ ਉਸਮਾਨ ਖਾਲੀ ਸਮੇਂ ਵਿੱਚ ਕੀ ਕਰਦੇ ਹੋ
ਖਾਲੀ ਸਮੇਂ ਵਿੱਚ ਮੈਂ ਸਰ ਕੁਝ ਨਾ ਕੁਝ ਲਿਖਦਾ ਰਹਿੰਦਾ ਹਾਂ ਮੈਂ ਮੈਨੂੰ ਲਿਖਣ ਵਿੱਚ ਬਹੁਤ ਇੰਟਰੈਸਟ ਹੈ
ਬਈ ਵਾਹ ਮਤਲਬ ਤੁਸੀਂ ਮੈਥਮੈਟਿਕਸ ਵਿੱਚ ਵੀ ਰੁਚੀ ਲੈਂਦੇ ਹੋ ਲਿਟਰੇਚਰ ਵਿੱਚ ਵੀ ਰੁਚੀ ਲੈਂਦੇ ਹੋ
ਮੋਦੀ ਜੀ ਕੀ ਲਿਖਦੇ ਹੋ ਕਵਿਤਾਵਾਂ ਲਿਖਦੇ ਹੋ ਸ਼ਾਇਰੀ ਲਿਖਦੇ ਹੋ
ਕੁਝ ਵੀ ਕਰੰਟ ਅਫੇਅਰਜ਼ ਨਾਲ ਰੀਲੇਟਿਡ ਕੋਈ ਵੀ ਟੌਪਿਕ ਹੋਵੇ ਉਸ ਤੇ ਲਿਖਦਾ ਰਹਿੰਦਾ ਹਾਂ
ਮੋਦੀ ਜੀ ਹਾਂ ਹਾਂ
ਨਵੀਂ ਜਾਣਕਾਰੀ ਮਿਲਦੀ ਰਹਿੰਦੀ ਹੈ ਜਿਵੇਂ ਜੀ
ਚੱਲਿਆ ਸੀ ਅਤੇ ਸਾਡੀ ਨੋਟਬੰਦੀ ਸਾਰੀਆਂ ਚੀਜ਼ਾਂ
ਬਈ ਵਾਹ ਤਾਂ ਤੁਸੀਂ ਕਾਲਜ ਦੀ ਪੜ੍ਹਾਈ ਕਰਨ ਦੇ ਲਈ ਅੱਗੇ ਦਾ ਕੀ ਪਲਾਨ ਬਣਾ ਰਹੇ ਹੋ
ਕਾਲਜ ਦੀ ਪੜ੍ਹਾਈ ਸਰ ਮੇਰਾ ਜੀ ਮੇਨਜ਼ ਦਾ ਫਰਸਟ ਅਟੈਂਪਟ ਕਲੀਅਰ ਹੋ ਚੁੱਕਾ ਹੈ ਅਤੇ ਮੈਂ ਸਤੰਬਰ ਦੇ ਲਈ ਸੈਕੰਡ ਅਟੈਂਪਟ ਵਿੱਚ ਹੁਣ ਬੈਠਾਂਗਾ ਮੇਰਾ ਮੇਨ ਏਮ ਹੈ ਕਿ ਮੈਂ ਪਹਿਲਾਂ ਆਈ
ਤੋਂ ਪਹਿਲਾਂ ਬੈਚਲਰ ਡਿਗਰੀ ਲਵਾਂ ਅਤੇ ਉਸ ਤੋਂ ਬਾਅਦ ਸਿਵਿਲ ਸਰਵਿਸਾਂ ਵਿੱਚ ਜਾਵਾਂ ਅਤੇ ਇਕ ਆਈ
ਐਸ
ਮੋਦੀ ਜੀ ਬਈ ਵਾਹ ਅੱਛਾ ਤੁਸੀਂ ਟੈਕਨਾਲੋਜੀ ਵਿੱਚ ਵੀ ਰੁਚੀ ਲੈਂਦੇ ਹੋ
ਯੇਸ ਸਿਰ ਇਸ ਲਈ ਮੈਂ ਇਤ ਆਪਟ ਕੀਤਾ ਹੈ ਫਰਸਟ ਟਾਈਮ ਬੇਸਟ ਆਈਆਈਟੀ ਦਾ
ਅੱਛਾ ਚਲੋ ਉਸਮਾਨ ਮੇਰੇ ਵੱਲੋਂ ਬਹੁਤ ਸ਼ੁਭਕਾਮਨਾਵਾਂ ਅਤੇ ਤੁਹਾਡਾ ਭਾਈ ਸ਼ਰਾਰਤੀ ਹੈ ਤਾਂ ਤੁਹਾਡਾ ਸਮਾਂ ਵੀ ਚੰਗਾ ਗੁਜ਼ਰਦਾ ਹੋਵੇਗਾ ਅਤੇ ਆਪਣੇ ਮਾਤਾਪਿਤਾ ਜੀ ਨੂੰ ਵੀ ਮੇਰੇ ਵੱਲੋਂ ਪ੍ਰਣਾਮ ਕਹਿਣਾ ਉਨ੍ਹਾਂ ਨੇ ਤੁਹਾਨੂੰ ਇਸ ਤਰ੍ਹਾਂ ਨਾਲ ਮੌਕਾ ਦਿੱਤਾ ਹੌਂਸਲਾ ਬੁਲੰਦ ਕੀਤਾ ਅਤੇ ਇਹ ਮੈਨੂੰ ਚੰਗਾ ਲੱਗਾ ਕਿ ਤੁਸੀਂ ਪੜ੍ਹਾਈ ਦੇ ਨਾਲਨਾਲ ਕਰੰਟ ਇਸ਼ੂਜ਼ ਦਾ ਅਧਿਐਨ ਵੀ ਕਰਦੇ ਹੋ ਅਤੇ ਲਿਖਦੇ ਵੀ ਹੋ ਵੇਖੋ ਲਿਖਣ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਹਾਡੇ ਵਿਚਾਰਾਂ ਵਿੱਚ ਸ਼ਾਰਪਨੈੱਸ ਆਉਦੀ ਹੈ ਬਹੁਤਬਹੁਤ ਚੰਗਾ ਫਾਇਦਾ ਹੁੰਦਾ ਹੈ ਲਿਖਣ ਨਾਲ ਤਾਂ ਬਹੁਤਬਹੁਤ ਵਧਾਈ ਮੇਰੇ ਵੱਲੋਂ
ਥੈਂਕ ਯੂ ਸਿਰ
ਆਓ ਚਲੋ ਫਿਰ ਇਕਦਮ ਹੇਠਾਂ ਸਾਊਥ ਵਿੱਚ ਚਲੇ ਜਾਂਦੇ ਹਾਂ ਤਮਿਲ ਨਾਡੂ ਨਾਮਾਕਲ ਤੋਂ ਬੇਟੀ ਕਨਿਗਾ ਨਾਲ ਗੱਲ ਕਰਾਂਗੇ ਅਤੇ ਕਨਿੱਗਾ ਦੀ ਗੱਲ ਤਾਂ ਬਹੁਤ ਹੀ ਇੰਟਰਨੈਸ਼ਨਲ ਹੈ
ਮੋਦੀ ਜੀ ਕਨਿੱਗਾ ਜੀ ਵਡੱਕਮ ਵਡਾਕਾਮ
ਵਡੱਕਮ ਵਡਾਕਾਮ
ਮੋਦੀ ਜੀ ਕੀ ਹਾਲ ਹੈ ਤੁਹਾਡਾ
ਚੰਗਾ ਹੈ ਸਰ
ਮੋਦੀ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੀ ਸ਼ਾਨਦਾਰ ਸਫਲਤਾ ਲਈ ਵਧਾਈ ਦੇਣਾ ਚਾਹਾਂਗਾ
ਥੈਂਕ ਯੂ ਸਿਰ
ਜਦੋਂ ਮੈਂ ਨਾਮਾਕਲ ਬਾਰੇ ਸੁਣਦਾ ਹਾਂ ਤਾਂ ਮੈਨੂੰ ਅੰਜਾਨੱਯਰ ਮੰਦਿਰ ਯਾਦ ਆਉਦਾ ਹੈ
ਮੋਦੀ ਜੀ ਹੁਣ ਮੈਂ ਤੁਹਾਡੇ ਨਾਲ ਗੱਲਬਾਤ ਨੂੰ ਵੀ ਯਾਦ ਰੱਖਾਂਗਾ
ਮੋਦੀ ਜੀ ਤਾਂ ਇਕ ਵਾਰ ਫਿਰ ਤੋਂ ਵਧਾਈ
ਧੰਨਵਾਦ ਸਰ
ਤੁਸੀਂ ਇਮਤਿਹਾਨਾਂ ਲਈ ਬਹੁਤ ਸਖਤ ਮਿਹਨਤ ਕੀਤੀ ਹੈ ਇਸ ਤਿਆਰੀ ਦੇ ਦੌਰਾਨ ਤੁਹਾਡਾ ਕੀ ਤਜਰਬਾ ਰਿਹਾ
ਸਰ ਅਸੀਂ ਸ਼ੁਰੂ ਤੋਂ ਹੀ ਬਹੁਤ ਮਿਹਨਤ ਕਰ ਰਹੇ ਹਾਂ ਫਿਰ ਮੈਂ ਇਸ ਨਤੀਜੇ ਦੀ ਆਸ ਨਹੀਂ ਸੀ ਰੱਖਦੀ ਪਰ ਮੈਂ ਚੰਗੀ ਤਰ੍ਹਾਂ ਲਿਖਿਆ ਇਸ ਕਰਕੇ ਮੇਰਾ ਨਤੀਜਾ ਚੰਗਾ ਆਇਆ
ਮੋਦੀ ਜੀ ਤੁਹਾਨੂੰ ਕੀ ਆਸ ਸੀ
ਮੈਨੂੰ ਲੱਗਦਾ ਸੀ ਕਿ 485 486 ਇਸ ਤਰ੍ਹਾਂ ਹੀ ਕੁਝ
ਮੋਦੀ ਜੀ ਤੇ ਹੁਣ
ਮੋਦੀ ਜੀ ਤੁਹਾਡੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਦੀ ਕੀ ਪ੍ਰਤੀਕਿਰਿਆ sਸੀ
ਉਹ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੂੰ ਬਹੁਤ ਮਾਣ ਸੀ
ਮੋਦੀ ਜੀ ਤੁਹਾਡਾ ਪਸੰਦੀਦਾ ਵਿਸ਼ਾ ਕੀ ਹੈ
ਮੋਦੀ ਜੀ ਹੁਣ ਤੁਹਾਡੀਆਂ ਭਾਵੀ ਯੋਜਨਾਵਾਂ ਕੀ ਹਨ
ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਜੇਕਰ ਸੰਭਵ ਹੋ ਸਕਿਆ ਤਾਂ ਏ
ਕੀ ਤੁਹਾਡੇ ਪਰਿਵਾਰਕ ਮੈਂਬਰ ਵੀ ਮੈਡੀਕਲ ਪ੍ਰੋਫੈਸ਼ਨ ਵਿੱਚ ਹਨ ਜਾਂ ਕੁਝ ਹੋਰ ਕਰਦੇ ਹਨ
ਨਹੀਂ ਸਰ ਮੇਰੇ ਪਿਤਾ ਜੀ ਡਰਾਈਵਰ ਹਨ ਅਤੇ ਮੇਰੀ ਭੈਣ ਐਮ
ਦੀ ਸਟੱਡੀ ਕਰ ਰਹੀ ਹੈ
ਸਭ ਤੋਂ ਪਹਿਲਾਂ ਮੈਂ ਤੁਹਾਡੇ ਪਿਤਾ ਜੀ ਨੂੰ ਪ੍ਰਣਾਮ ਕਰਦਾ ਹਾਂ ਜੋ ਤੁਹਾਡੀ ਅਤੇ ਤੁਹਾਡੀ ਭੈਣ ਦੀ ਦੇਖਭਾਲ ਕਰ ਰਹੇ ਹਨ ਉਹ ਬਹੁਤ ਮਹਾਨ ਕੰਮ ਕਰ ਰਹੇ ਹਨ
ਹਾਂ ਸਰ
ਮੋਦੀ ਜੀ ਉਹ ਸਾਰਿਆਂ ਲਈ ਪ੍ਰੇਰਣਾ ਹਨ
ਹਾਂ ਸਰ
ਮੋਦੀ ਜੀ ਮੈਂ ਤੁਹਾਨੂੰ ਤੁਹਾਡੀ ਭੈਣ ਅਤੇ ਤੁਹਾਡੇ ਪਿਤਾ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ
ਧੰਨਵਾਦ ਸਰ
ਸਾਥੀਓ ਅਜਿਹੇ ਹੋਰ ਵੀ ਕਿੰਨੇ ਨੌਜਵਾਨ ਦੋਸਤ ਹਨ ਮੁਸ਼ਕਿਲ ਹਾਲਾਤ ਵਿੱਚ ਵੀ ਜਿਨ੍ਹਾਂ ਦੇ ਹੌਂਸਲੇ ਦੀਆਂ ਜਿਨ੍ਹਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਸਾਨੂੰ ਪ੍ਰੇਰਿਤ ਕਰਦੀਆਂ ਹਨ ਮੇਰਾ ਮਨ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਨੌਜਵਾਨ ਸਾਥੀਆਂ ਨਾਲ ਗੱਲ ਕਰਨ ਦਾ ਮੌਕਾ ਮਿਲੇ ਲੇਕਿਨ ਸਮੇਂ ਦੀਆਂ ਵੀ ਕੁਝ ਸੀਮਾਵਾਂ ਹੁੰਦੀਆਂ ਹਨ ਮੈਂ ਸਾਰੇ ਨੌਜਵਾਨ ਸਾਥੀਆਂ ਨੂੰ ਇਹ ਅਨੁਰੋਧ ਕਰਾਂਗਾ ਕਿ ਉਹ ਆਪਣੀ ਕਹਾਣੀ ਆਪਣੀ ਜ਼ੁਬਾਨੀ ਜੋ ਦੇਸ਼ ਨੂੰ ਪ੍ਰੇਰਿਤ ਕਰ ਸਕੇ ਉਹ ਸਾਡੇ ਸਾਰਿਆਂ ਦੇ ਨਾਲ ਜ਼ਰੂਰ ਸਾਂਝਾ ਕਰਨ
ਮੇਰੇ ਪਿਆਰੇ ਦੇਸ਼ਵਾਸੀਓ ਸੱਤ ਸਮੁੰਦਰ ਪਾਰ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਇਕ ਛੋਟਾ ਜਿਹਾ ਦੇਸ਼ ਹੈ ਜਿਸ ਦਾ ਨਾਂ ਹੈ ਸੂਰੀਨਾਮ ਭਾਰਤ ਦੇ ਸੂਰੀਨਾਮ ਨਾਲ ਬਹੁਤ ਹੀ ਨਜ਼ਦੀਕੀ ਸਬੰਧ ਹਨ ਸੌ ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਭਾਰਤ ਤੋਂ ਲੋਕ ਉੱਥੇ ਗਏ ਅਤੇ ਉਸ ਨੂੰ ਹੀ ਆਪਣਾ ਘਰ ਬਣਾ ਲਿਆ ਅੱਜ ਚੌਥੀਪੰਜਵੀਂ ਪੀੜ੍ਹੀ ਉੱਥੇ ਹੈ ਅੱਜ ਸੂਰੀਨਾਮ ਵਿੱਚ ਇਕਚੌਥਾਈ ਤੋਂ ਜ਼ਿਆਦਾ ਲੋਕ ਭਾਰਤੀ ਮੂਲ ਦੇ ਹਨ ਕੀ ਤੁਸੀਂ ਜਾਣਦੇ ਹੋ ਕਿ ਉੱਥੋਂ ਦੀਆਂ ਆਮ ਭਾਸ਼ਾਵਾਂ ਵਿੱਚ ਇਕ ਸਰਨਾਮੀ ਵੀ ਭੋਜਪੁਰੀ ਦੀ ਹੀ ਇਕ ਬੋਲੀ ਹੈ ਇਨ੍ਹਾਂ ਸੱਭਿਆਚਾਰਕ ਸਬੰਧਾਂ ਨੂੰ ਲੈ ਕੇ ਅਸੀਂ ਭਾਰਤੀ ਕਾਫੀ ਫ਼ਖਰ ਮਹਿਸੂਸ ਕਰਦੇ ਹਾਂ
ਹੁਣੇ ਜਿਹੇ ਹੀ ਸ਼੍ਰੀ ਚੰਦਰਿਕਾ ਪ੍ਰਸਾਦ ਸੰਤੋਖੀ ਸੂਰੀਨਾਮ ਦੇ ਨਵੇਂ ਰਾਸ਼ਟਰਪਤੀ ਬਣੇ ਉਹ ਭਾਰਤ ਦੇ ਮਿੱਤਰ ਹਨ ਅਤੇ ਉਨ੍ਹਾਂ ਨੇ ਸਾਲ 2018 ਵਿੱਚ ਆਯੋਜਿਤ ਪਰਸਨ ਓਐਫ ਇੰਡੀਅਨ ਓਰਿਜਿਨ ਪੀਆਈਓ ਪਾਰਲੀਮੈਂਟਰੀ ਕਾਨਫਰੰਸ ਵਿੱਚ ਵੀ ਹਿੱਸਾ ਲਿਆ ਸੀ ਸ਼੍ਰੀ ਚੰਦਰਿਕਾ ਪ੍ਰਸਾਦ ਸੰਤੋਖੀ ਜੀ ਨੇ ਸਹੁੰ ਦੀ ਸ਼ੁਰੂਆਤ ਵੇਦ ਮੰਤਰਾਂ ਦੇ ਨਾਲ ਕੀਤੀ ਉਹ ਸੰਸਿਤ ਵਿੱਚ ਬੋਲੇ ਉਨ੍ਹਾਂ ਨੇ ਵੇਦਾਂ ਦਾ ਵਰਨਣ ਕੀਤਾ ਅਤੇ ਓਮ ਸ਼ਾਂਤੀ ਸ਼ਾਂਤੀ ਸ਼ਾਂਤੀ ਦੇ ਨਾਲ ਆਪਣੀ ਸਹੁੰ ਪੂਰੀ ਕੀਤੀ ਆਪਣੇ ਹੱਥ ਵਿੱਚ ਵੇਦ ਲੈ ਕੇ ਉਹ ਬੋਲੇ ਮੈਂ ਚੰਦਰਿਕਾ ਪ੍ਰਸਾਦ ਸੰਤੋਖੀ ਅਤੇ ਅੱਗੇ ਉਨ੍ਹਾਂ ਨੇ ਸਹੁੰ ਵਿੱਚ ਕੀ ਕਿਹਾ ਉਨ੍ਹਾਂ ਨੇ ਵੇਦ ਦੇ ਹੀ ਇਕ ਮੰਤਰ ਦਾ ਉਚਾਰਣ ਕੀਤਾ ਉਨ੍ਹਾਂ ਨੇ ਕਿਹਾ
ਓਮ ਅਗਨੇ ਵ੍ਰਤਪਤੇ ਵ੍ਰਤੰ ਚਰਿਸ਼ਯਾਮਿ ਤੱਛੇਕੇਯਮ ਤਨਮੇ ਰਾਧਯਤਾਮ
ਇਦਮਹਮਨ੍ਰਤਾਤ ਸਤਯਮੁਪੈਮਿ ॥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
ਯਾਨੀ ਹੇ ਅਗਨੀ ਸੰਕਲਪ ਦੇ ਦੇਵਤਾ ਮੈਂ ਇੱਕ ਪ੍ਰਤਿਗਿਆ ਕਰ ਰਿਹਾ ਹਾਂ ਮੈਨੂੰ ਇਸ ਦੇ ਲਈ ਸ਼ਕਤੀ ਅਤੇ ਸਮਰੱਥਾ ਪ੍ਰਦਾਨ ਕਰੋ ਮੈਨੂੰ ਝੂਠ ਤੋਂ ਦੂਰ ਰਹਿਣ ਅਤੇ ਸੱਚ ਵੱਲ ਜਾਣ ਦਾ ਆਸ਼ੀਰਵਾਦ ਪ੍ਰਦਾਨ ਕਰੋ ਸੱਚ ਵਿੱਚ ਹੀ ਇਹ ਸਾਡੇ ਸਾਰਿਆਂ ਲਈ ਮਾਣ ਕਰਨ ਵਾਲੀ ਗੱਲ ਹੈ
ਮੈਂ ਸ਼੍ਰੀ ਚੰਦਰਿਕਾ ਪ੍ਰਸਾਦ ਸੰਤੋਖੀ ਨੂੰ ਵਧਾਈ ਦਿੰਦਾ ਹਾਂ ਅਤੇ ਆਪਣੀ ਰਾਸ਼ਟਰ ਦੀ ਸੇਵਾ ਕਰਨ ਲਈ 130 ਕਰੋੜ ਭਾਰਤੀਆਂ ਵੱਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ
ਮੇਰੇ ਪਿਆਰੇ ਦੇਸ਼ਵਾਸੀਓ ਇਸ ਸਮੇਂ ਬਾਰਿਸ਼ ਦਾ ਮੌਸਮ ਵੀ ਹੈ ਪਿਛਲੀ ਵਾਰ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਬਰਸਾਤ ਵਿੱਚ ਗੰਦਗੀ ਅਤੇ ਉਸ ਨਾਲ ਹੋਣ ਵਾਲੀ ਬਿਮਾਰੀ ਦਾ ਖ਼ਤਰਾ ਵਧ ਜਾਂਦਾ ਹੈ ਹਸਪਤਾਲਾਂ ਵਿੱਚ ਭੀੜ ਵੀ ਵਧ ਜਾਂਦੀ ਹੈ ਇਸ ਲਈ ਤੁਸੀਂ ਸਾਫਸਫਾਈ ਦਾ ਬਹੁਤ ਜ਼ਿਆਦਾ ਧਿਆਨ ਦਿਓ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਆਯੁਰਵੈਦਿਕ ਕਾਹੜਾ ਵਗੈਰਾ ਲੈਂਦੇ ਰਹੋ ਕੋਰੋਨਾ ਸੰਕਰਮਣ ਦੇ ਸਮੇਂ ਵਿੱਚ ਅਸੀਂ ਹੋਰ ਬਿਮਾਰੀਆਂ ਤੋਂ ਦੂਰ ਰਹੀਏ ਸਾਨੂੰ ਹਸਪਤਾਲਾਂ ਦੇ ਚੱਕਰ ਨਾ ਲਗਾਉਣੇ ਪੈਣ ਇਸ ਦਾ ਪੂਰਾ ਧਿਆਨ ਰੱਖਣਾ ਹੋਵੇਗਾ
ਸਾਥੀਓ ਬਾਰਿਸ਼ ਦੇ ਮੌਸਮ ਵਿੱਚ ਦੇਸ਼ ਦਾ ਇਕ ਵੱਡਾ ਹਿੱਸਾ ਹੜ੍ਹ ਨਾਲ ਵੀ ਜੂਝ ਰਿਹਾ ਹੈ ਬਿਹਾਰ ਅਸਾਮ ਵਰਗੇ ਰਾਜਾਂ ਦੇ ਕਈ ਖੇਤਰਾਂ ਵਿੱਚ ਤਾਂ ਹੜ੍ਹ ਨੇ ਕਾਫੀ ਮੁਸ਼ਕਿਲਾਂ ਪੈਦਾ ਕੀਤੀਆਂ ਹੋਈਆਂ ਹਨ ਯਾਨੀ ਇਕ ਪਾਸੇ ਕੋਰੋਨਾ ਹੈ ਤਾਂ ਦੂਸਰੇ ਪਾਸੇ ਇਹ ਇਕ ਹੋਰ ਚੁਣੌਤੀ ਹੈ ਅਜਿਹੇ ਵਿੱਚ ਸਾਰੀਆਂ ਸਰਕਾਰਾਂ ਐਨ
ਦੀਆਂ ਟੀਮਾਂ ਰਾਜ ਦੀਆਂ ਆਪਦਾ ਨਿਯੰਤਰਣ ਟੀਮਾ ਸਵੈਸੇਵੀ ਸੰਸਥਾਵਾਂ ਸਾਰੇ ਇਕੱਠੇ ਮਿਲ ਕੇ ਜੁਟੇ ਹੋਏ ਹਨ ਹਰ ਤਰ੍ਹਾਂ ਨਾਲ ਰਾਹਤ ਅਤੇ ਬਚਾਓ ਦੇ ਕੰਮ ਕਰ ਰਹੇ ਹਨ ਇਸ ਆਫ਼ਤ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਪੂਰਾ ਦੇਸ਼ ਖੜ੍ਹਾ ਹੈ
ਸਾਥੀਓ ਅਗਲੀ ਵਾਰੀ ਜਦੋਂ ਆਪਾਂ ਮਨ ਕੀ ਬਾਤ ਵਿੱਚ ਮਿਲਾਂਗੇ ਉਸ ਤੋਂ ਪਹਿਲਾਂ ਹੀ 15 ਅਗਸਤ ਵੀ ਆਉਣ ਵਾਲਾ ਹੈ ਇਸ ਵਾਰੀ 15 ਅਗਸਤ ਵੀ ਵੱਖਰੇ ਹਾਲਾਤ ਵਿੱਚ ਹੋਵੇਗਾ ਕੋਰੋਨਾ ਮਹਾਮਾਰੀ ਦੀ ਇਸ ਆਫ਼ਤ ਵਿੱਚ ਹੋਵੇਗਾ
ਮੇਰਾ ਆਪਣੇ ਨੌਜਵਾਨਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅਨੁਰੋਧ ਹੈ ਕਿ ਅਸੀਂ ਆਜ਼ਾਦੀ ਦਿਵਸ ਤੇ ਮਹਾਮਾਰੀ ਤੋਂ ਆਜ਼ਾਦੀ ਦਾ ਸੰਕਲਪ ਲਈਏ ਆਤਮਨਿਰਭਰ ਭਾਰਤ ਦਾ ਸੰਕਲਪ ਲਈਏ ਕੁਝ ਨਵਾਂ ਸਿੱਖਣ ਅਤੇ ਸਿਖਾਉਂਣ ਦਾ ਸੰਕਲਪ ਲਈਏ ਆਪਣੇ ਫ਼ਰਜ਼ਾਂ ਦੇ ਪਾਲਣ ਦਾ ਸੰਕਲਪ ਲਈਏ ਸਾਡਾ ਦੇਸ਼ ਅੱਜ ਜਿਸ ਉਚਾਈ ਤੇ ਹੈ ਉਹ ਕਈ ਅਜਿਹੀਆਂ ਮਹਾਨ ਸ਼ਖਸੀਅਤਾਂ ਦੀ ਤਪੱਸਿਆ ਦੀ ਵਜ੍ਹਾ ਨਾਲ ਹੈ ਜਿਨ੍ਹਾਂ ਨੇ ਰਾਸ਼ਟਰ ਨਿਰਮਾਣ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਉਨ੍ਹਾਂ ਮਹਾਨ ਸ਼ਖਸੀਅਤਾਂ ਵਿੱਚੋਂ ਇਕ ਹੈ ਲੋਕਮਾਨਯ ਤਿਲਕ 1 ਅਗਸਤ 2020 ਨੂੰ ਲੋਕਮਾਨਯ ਤਿਲਕ ਜੀ ਦੀ 100ਵੀਂ ਬਰਸੀ ਹੈ ਲੋਕਮਾਨਯ ਤਿਲਕ ਜੀ ਦਾ ਜੀਵਨ ਸਾਡੇ ਸਾਰਿਆਂ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਸਿਖਾਉਂਦਾ ਹੈ
ਅਗਲੀ ਵਾਰ ਜਦੋਂ ਅਸੀਂ ਮਿਲਾਂਗੇ ਤਾਂ ਫਿਰ ਢੇਰ ਸਾਰੀਆਂ ਗੱਲਾਂ ਕਰਾਂਗੇ ਮਿਲ ਕੇ ਕੁਝ ਨਵਾਂ ਸਿੱਖਾਂਗੇ ਅਤੇ ਸਾਰਿਆਂ ਨਾਲ ਸਾਂਝਾ ਕਰਾਂਗੇ ਹੁਣ ਤੁਸੀਂ ਆਪਣਾ ਖਿਆਲ ਰੱਖੋ ਅਤੇ ਸਵਸਥ ਰਹੋ ਸਾਰੇ ਦੇਸ਼ਵਾਸੀਆਂ ਨੂੰ ਆਉਣ ਵਾਲੇ ਸਾਰੇ ਤਿਓਹਾਰਾਂ ਦੀਆਂ ਬਹੁਤਬਹੁਤ ਸ਼ੁਭਕਾਮਨਾਵਾਂ ਬਹੁਤਬਹੁਤ ਧੰਨਵਾਦ